ਤੇ ਮੈਂ ਬੈਡਾਂ ਬੈਡਾਂ ਤੇ ਨਹੀਂ ਬਹਿੰਦੀ ਆਂ ਨਾ ਮੈਂ ਜਮੀਨ ਤੇ ਬਹਿਣੀ ਆਂ ਮੈਂ ਥੱਲੇ ਆਸਨ ਲਗਾ ਕੇ ਥੱਲੇ।

ਥੱਲੇ ਬਹਿਣੀ ਆਂ ਮੈਂ bed ਤੇ ਨਹੀਂ ਬਹਿੰਦੀ ਪਾਠ ਕਰਨ ਵਾਸਤੇ ਠੀਕ।

ਤੇ ਬਸ ਓਹੀ ਹੁੰਦਾ ਉਹ ਕਈ ਵਾਰ ਸਵੇਰੇ ਕਹਿਣੀ ਆਂ ਕੰਮ ਵਾਲੀ ਨੂੰ ਤੂੰ ਆਈਂ ਆ ਸਵੇਰੇ ਫਟਾਫਟ ਸਫਾਈ ਕਰਦੇ ਤਾਂ ਕਿ ਮੈਂ ਪਾਠ ਕਰਨਾ ਹੈ ਉਹ ਸਫਾਈ ਨੂੰ ਫੇਰ ਕਰਦੀ ਰਹਿੰਦੀ ਆ ਤੇ।

ਹੁੰਦੀ ਹੈ ਜੋ ਮੈਂ ਸੋਚਦੀ ਆਂ ਸਾਫ ਹੋਣਾ ਚਾਹੀਦਾ ਪਹਿਲੇ ਸਾਫ ਸਫਾਈ ਹੋਈ ਦੀ ਹੋਣੀ ਚਾਹੀਦੀ ਹੈ ਫੇਰ ਸਾਰਾ ਕੰਮ ਕਰਲਾਂ ਓਰ ਇਹ ਇਸੇ ਚੱਕਰ ਚ late ਹੋ ਜਾਂਦਾ ਫੇਰ ਬੱਚੇ ਆ ਗਏ ਇਹਦੇ ਵਾਸਤੇ ਮੈਨੂੰ ਸ਼ਾਂਤੀ ਚਾਹੀਦੀ ਹੁੰਦੀ ਕਿਉਂਕਿ ਪਾਠ ਕਰਦਿਆਂ ਮੈਨੂੰ ਕੋਈ disturb ਨਾ ਕਰੇ ਬਸ।

ਵਿੱਚ ਕੋਈ ਆ ਗਿਆ ਫੇਰ ਮੇਰਾ ਮੈਨੂੰ ਵੈਸੇ ਤੇ ਮੈਨੂੰ ਮੇਰੇ ਬੱਚਿਆਂ ਨੂੰ ਤੇਰੇ ਮਾਮੇ ਨੂੰ ਇਹ ਸਬ ਕੁਛ ਪਤਾ ਹੁੰਦਾ ਕਿ ਮੈਂ ਪਾਠ ਕਰਦੀ ਪਈ ਆਂ ਉਹ ਮੈਨੂੰ disturb ਨਹੀਂ ਕਰਦੇ ਹੁੰਦੇ। ਫੇਰ ਮੈਨੂੰ ਪਤਾ ਹੁੰਦਾ ਹਾਂ ਓਨੀ ਥੋੜੀ ਦੇਰ ਮੈਂ ਉੱਠ ਜਾਂਦੀ ਹੁੰਦੀਂ ਕਰਦੇ ਕਰਦੇ ਪਾਠ ਮੈਨੂੰ ਓਹਨਾ ਦੇ ਵਿੱਚ ਨਹੀਂ ਬੋਲਣ ਦਿੰਦੇ। ਹਮ ਮੇਰੇ ਵੀ ਘਰ ਇਹੀ ਏ ਇਹਨਾਂ ਬੱਚਿਆਂ ਨੂੰ ਤੇ ਇਹਨਾਂ ਨੂੰ ਪਤਾ ਹੈ ਕਿ ਪਾਠ ਕਰ ਰਹੀ ਹੈ ਇਹਨੇ ਜਦ ਤੱਕ ਉੱਠਣਾ ਨਹੀਂ ਤਾਂ ਫਿਰ ਅਸੀਂ ਕੁਛ ਕਹਿਣਾ ਨਹੀਂ। ਮੇਰਾ ਵੀ ਇਹੀ ਸਾਬ ਸੀ ਓਹਨਾ ਨੂੰ ਪਤਾ ਸੀ ਇਹ ਆਪਣੇ ਆਪ ਇਹਨੇ ਹੁਣੇ ਉੱਠ ਜਾਣਾ ਪਤਾ ਮੈਂ ਆ ਗਿਆਂ ਵਾਂ ਤੇ ਉੱਠ ਜਾਏਗੀ ਬੱਚਿਆਂ ਨੂੰ ਪਤਾ ਹੁੰਦਾ ਸੀ ਮੈਂ ਅਜਕਲ ਸੁਖਮਨੀ ਸਾਹਿਬ ਦਾ ਪਾਠ ਕਰਦੀ ਪਤਾ ਬੱਚਿਆਂ ਨੂੰ ਕਿ ਮੰਮੀ ਨੂੰ ਚਾਲੀ ਪੰਤਾਲੀ ਮਿੰਟ ਆਰਾਮ ਨਾਲ ਇੱਕ ਘੈਂਟਾ ਸਾਡਾ ਲੱਗ ਜਾਣਾ ਹੈ। ਮੈਂ ਕਈ ਵਾਰੀ ਤੇ ਮੈਂ ਪਹਿਲੇ ਈ phone ਕੱਢ ਕੇ ਬੇਟਾ ਆ ਰਹੇ ਹੋ ਖਾਣਾ ਖਾਣ ਕਹਿੰਦੇ ਨਹੀਂ ਮੰਮੀ ਹਜੇ time ਲੱਗ ਜਾਏਗਾ ਮੈਂ ਉਹ ਫੇਰ ਮੈਨੂੰ ਪਤਾ ਇਹਨਾਂ ਨੂੰ time ਲੱਗ ਜਾਣਾ ਇਹਨਾਂ ਨੇ ਕਹਿ ਦਿੱਤਾ time ਲੱਗ ਜਾਣਾ ਇਹਨਾਂ ਦਾ ਇੱਕ ਘੈਂਟਾ ਲੱਗ ਈ ਜਾਣਾ ਮੈਂ ਓਨੀ ਦੇਰ ਚ ਆਪਣਾ ਪਾਠ ਕਰ ਲੈਣੀ ਆਂ। ਦੁਪਹਿਰੀ ਹਾਂ ਚਲੋ ਠੀਕ ਏ ਮਾਮੀ ਫੇਰ ਮੈਂ ਗੱਲ ਕਰਨੀ ਤੁਹਾਡੇ ਨਾਲ ਚਲੋ okay ਬੇਟਾ bye okay bye

ਕੁਝ ਨੀ ਰੋਟੀ ਪਾਣੀ ਖਾ ਕੇ ਨਹਾ ਥੋ ਕ ਬੈਠੇ ਛੱਤ ਉੱਪਰ

ਹਾਂਜੀ ਠੀਕ ਆ ਵਧੀਆ ਤੁਸੀ ਦਸੋ ਹਾਂ ਠੀਕ ਆ ਹੋਰ

ਠੀਕ ਠੀਕ ਆ ਹੋਰ ਸਪਨਾ ਤੂੰ ਸੁਣਾ ਕੀ ਹਾਲ ਚਾਲ ਆ ਵਧੀਆ ਬਾਊ ਤੂੰ ਸੁਣਾ ਆਪਣੀ ਨਿਆਣਿਆਂ ਦੀ ਸੁਣਾ ਨਿਆਣੇ ਠੀਕ ਠਾਕ ਨੇ ਹਾਂ ਨਿਆਣੇ ਠੀਕ ਠਾਕ ਆ ਮੈਂ ਕਿਹਾ ਤੁਸੀਂ ਤੇ ਯਾਦ ਕਰਨਾ ਨੀ ਚੱਲ ਆਪਾ ਈ ਕਰ ਲੈਣੇ ਆ

ਆਹੋ ਕਿਹ ਨਾ ਕਿਹ ਨੇ ਤੇ ਕਰ ਈ ਲਿਆ ਯਾਦ

ਆ ਜਿਹੜੀ ਕਹਿੰਦੀ ਕਿਹ ਨੂੰ ਕਿਹ ਨੂੰ ਚੇਤਾ ਆ ਜਾਂਦਾ ਇਹ ਬਿਲਕੁੱਲ ਈ ਨੀ ਬੋਲਦੀ ਫੋਨ ਨੀ ਕਰਦੀ ਮੈਂ ਕਿਹਾ ਤੂੰ ਸੁਣਾ ਆਪਣੇ ਡੈਡੀ ਦੀ ਸੁਣਾ ਬਾਊ ਠੀਕ ਠਾਕ ਆ

ਹੂੰ ਹੋਰ ਪੜਾਈ ਹੋਗੀ ਪੂਰੀ ਫਿਰ

ਅੱਛਾ ਕੀ ਕਿੰਨਵੀ ਚ ਵਾ ਤੂੰ ਮੈਂ ਉਹ ਵਾ ਹੁਣ ਗਿਆਰਵੀ ਚ ਬੱਸ ਇੱਕ ਸਾਲ ਰਿਹ ਗਿਆ ਹੁਣ ਠੀਕ ਆ ਆਹੋ ਪੂਰੀ ਹੋ ਈ ਜਾਣੀ ਆ ਥੋੜੇ ਚਿਰ ਨੂੰ ਅੱਛਾ ਆਹੋ ਪੜਲਾ ਪੜਲਾ ਮੇਰਾ ਪੁੱਤ ਥਿਆਨ ਦੇ ਨਾਲ

ਚੱਲ ਪੜਣਾ ਵੀ ਜਰੂਰੀ ਆ

ਸਹੀ ਗੱਲ ਆ ਵੇਹੇ ਮੰਨਣ ਵਾਲੀ ਵੀ

ਜਿੰਨੀ ਮਹਿੰਗਿਆਈ ਆ

ਹੁਣ ਜਿਦਾ ਮਰਜ਼ੀ ਹੁਣ ਨਾਲੇ ਭੈਣਾਂ ਕੁੜੀਆਂ ਈ ਪੜ੍ਹੀਆਂ ਲਿਖੀਆਂ ਮੰਗਦੇ ਆ ਆਹੋ ਜਿੱਥੇ ਦੀਏ ਕੁੜੀ ਕਹਿੰਦੇ ਪੜੀ ਲਿਖੀ ਆ ਕਿੰਨੀਆਂ ਕਲਾਸਾਂ ਕੀਤੀ ਆ ਪੁੱਛਦੇ ਆ ਕੇ ਹੋਰ ਪੁੱਛਦੇ ਪਹਿਲਾ ਕ ਹੂੰ ਹੋਰ ਹਾਂ ਠੀਕ ਹੋਰ ਠੀਕ ਠਾਕ

ਸਪਨਾ ਮੱਛਰ ਕਿੰਨਾ ਕ ਵਾ ਹਾਏ ਬੜਾ ਜਿਆਦਾ ਮੱਛਰ

ਵੇਖਲਾ ਇੰਨੀ ਗਰਮੀ ਇੰਨੀਆਂ ਲੋਆਂ ਵਗਣ ਦੀਆਂ ਉਹ ਤੇ ਮੱਛਰ ਨੂੰ ਮਰ ਜਾਣਾ ਚਾਹੀਦਾ

ਮੱਛਰ ਤੇ ਰਾਤ ਨੂੰ ਬੜਾ ਉਹ ਕਰਦਾ ਐ ਦੰਦਿਆਂ ਜੇ ਵੜਦਾ ਤੇ ਉਹਨਾਂ ਨੂੰ ਹਣਾ ਕਿੰਨਾ ਮੱਛਰ ਚ ਨੀ ਪਿਆ ਜਾਂਦਾ ਰਾਤ ਨੂੰ

ਤੇ ਉਹ ਲਾ ਕੇ ਸੋਇਆ ਕਰੋ ਓਡੂਮਸ ਲਾ ਕੇ ਸੋਇਆਂ ਕਰੋ

ਮੇਰੇ ਆਪਦੇ ਨਿਆਣੇ ਨਾ ਉਹ ਵੇਖਲਾ ਕੋਠੇ ਤੇ ਵੀ ਸੌਂਦੇ ਆ ਨਾ ਉਹ ਓਡੂਮਸ ਉੱਪਰ ਲੈ ਜਾਂਦੇ ਉਹਨਾਂ ਨੇ ਆਪਣੇ ਪੈਰਾਂ ਪੂਰਾ ਨੂੰ ਲੱਤਾਂ ਲੁੱਟਾਂ ਨੂੰ ਲਾ ਲੈਣੀ ਹੁੰਦੀ ਸੀ ਚੱਲ ਮੱਛਰ ਨਾ ਲੜੇ ਹੂੰ ਓਹੀ ਗੱਲ ਅਸੀਂ ਕੂਲਰ ਚ ਪਾਣੀ ਪੁਨੀ ਪਾਇਆ ਹੁੰਦਾ ਵਾ

ਕੂਲਰ ਚ ਪਾਣੀ ਪਾਇਆ ਹੁੰਦਾ ਫਿਰ ਓਦੇ ਚ ਗਰਮੀ ਨੀ ਇੰਨੀ ਮਹਿਸੂਸ ਹੁੰਦੀ ਆਹੋ ਠੰਡੀ ਹਵਾ ਦਿੰਦਾ ਵਾ ਨਾ ਕੂਲਰ ਤੁਹਾਡਾ

ਨਹੀਂ ਕੂਲਰ ਅੜੀਏ ਵਧੀਆ ਇਓ ਸਗੋਂ ਹਣਾ

ਵਿੱਚ ਬੰਦਾ ਪਾਣੀ ਪਾ ਕ ਦੋ ਢੁੰਗੇ ਬਰਫ ਦੇ ਸੁੱਟਦੇ ਤੇ ਚੱਲ

ਹੂੰ ਅਸੀਂ ਏਦਾ ਹੀ ਕਰਨਾ ਸਾਰੀ ਗਰਮੀ ਆਪਾਂ ਏਦਾਂ ਈ ਗਰਮੀਆਂ ਕੜੀਆਂ ਓਦਣ ਸਗੋਂ ਉਹ ਵੀ ਦਿਆ ਹਨੀ ਵੀ ਸਾਡਾ ਆਇਆ ਹੀ ਉਹ ਵੀ ਕਹਿਣ ਦਿਆ ਹੀ ਮਾਮੀ ਤੁਹਾਡੇ ਕੂਲਰ ਦੀ ਹਵਾ ਬੜੀ ਠੰਡੀ ਮੈਂ ਕਿਹਾ ਪੁੱਤ ਪਾਣੀ ਪਾਇਆ ਵਾ ਹੂੰ ਹਲੇ ਅਸੀਂ ਵੀ ਲਿਓਣਾ ਵਾ ਕੂਲਰ

ਆਹੋ ਤੁਹਾਡਾ ਤੇ ਹਨਾ ਸਾਰਾ ਹੂੰ

ਤਿੰਨ ਚਾਰ ਸਾਲ ਵੇਖਣਾ ਹੋਰ ਕੁੜੀ ਵੱਡੀ ਦਾ ਵਿਆਹ ਕਰ ਕੇ ਤੇ ਮੁੜਕੇ ਮੁੰਡੇ ਨੂੰ ਕੰਮ ਕੁਮ ਤੇ ਲਾ ਕ ਫਿਰ ਪਹਿਲਾ ਘਰ ਈ ਬਣਾਉਣਾ ਵਧਿਆ ਫਿਰ ਉੱਚਾ

ਰੱਬ ਦੀ ਦਿਆਂ ਹੋਗੀ ਤੇ

ਹੋਏ ਗੀ ਕੁੜੀਏ ਹੋਣੀ ਕਿਉਂ ਨੀ ਆ ਹੁਣ ਪੁੱਤ ਟੈਂਸ਼ਨ ਹੁੰਦੀ ਜਿਆਦਾ ਕੁੜੀਆਂ ਦੀ ਪੀ ਹਨਾ ਵਿਹਾਉਣੀਆਂ ਵਾ ਏਦਾ ਵਾ

ਕੁੜੀਆਂ ਦੇ ਚੱਲ ਕੁੜੀਆਂ ਦੇ ਉਹਨਾਂ ਦੇ ਕਰਮਾਂ ਚ ਉਹਨਾਂ ਨੂੰ ਮਿਲ ਈ ਜਾਣਾ

ਮੁੰਡਾ ਕੰਮ ਕਾਰ ਤੇ ਕੀਤੇ ਲੱਗ ਗਿਆ ਨਾ ਫਿਰ ਨੀ ਸਾਨੂ ਟੈਨਸ਼ਨ

ਮੁੰਡਾ ਕੰਮ ਕਾਰ ਤੇ ਲੱਗ ਗਿਆ ਫਿਰ ਨੀ ਕੋਈ ਟੈਨਸ਼ਨ ਹੂੰ ਜਿਆਦਾ ਗੱਲ ਮੁੰਡਿਆਂ ਦੀ ਇਹ ਤੂੰ ਉਹਨੂੰ ਏਦਾ ਕਰ ਹਾਂ ਕੰਮ ਸਿਖਾਲ਼ ਹਾਂ ਕੋਈ ਤੇ ਮੁੜਕੇ ਉਹਨੂੰ ਬਹਾਰ ਕਾਲ ਦੀ ਕੰਮ ਨਹੀਂ ਨਾ ਹਲੇ ਪਲੱਸ ਟੂ ਹੋਏ ਗੀ ਤੇ ਫਿਰ ਸਿਖਾਲਣਾ ਪੀਓ ਕਹਿੰਦਾ ਗਿਰਾਰਵੀ ਚ ਵਾ ਹੁਣ

ਉਹ ਦੀਆ ਪੁੱਤ ਓਦੀਆਂ ਆ ਜਿਹੜੀਆਂ ਪੌੜੀਆਂ ਨੂੰ ਨੀ ਬਣਦੀਆਂ ਉਹਦੀਆਂ ਵਿਲਡਿੰਗ ਵਾਲਿਆਂ ਸਟੀਲ ਦਿਆਂ

ਗਰੀਲਾਂ ਵਗੈਰਾ ਹਣਾ ਤੰਦਰੇ ਬਣਦੇ ਨਾ ਹੂੰ ਓਹਦਾ ਦੇਹਾ ਸਿੱਖਣ ਤੇ ਕਹਿੰਦਾ ਮੈਂ ਏਸੀਆਂ ਦਾ ਕੰਮ ਸਿੱਖਣਾ ਮੈਂ ਕਿਹਾ ਸਿੱਖਲਾ

ਸਚਿਨ

ਸਚੁ ਤੇ ਲੱਗਾ ਇਹ ਰੋਡ ਤੇ ਦੁਕਾਨ ਆ ਉੱਥੇ ਲੱਗਾ ਅੱਛਾ ਅੱਛਾ ਦੂਰ ਈ ਆ ਉਹ ਵੀ ਪੈ ਜਾਂਦੀ ਹੈ ਤੇ ਸਹੀ ਆ ਪਰ ਇੱਥੇ ਅੜੀਏ ਰਹਿ ਰਹਿ ਕ ਨਾ ਮੁੰਡਾ ਮੇਰਾ ਬੜਾ ਖਰਾਬ ਜਿਹਾ ਹੁੰਦਾ ਜਾਂਦਾ ਹੀ ਇਹ ਕਰਕੇ ਫਿਰ ਮੈਂ ਦੁਕਾਨ ਤੇ ਮੈਂ ਕਿਹਾ ਤੂੰ ਦੁਕਾਨ ਤੇ ਈ ਚੱਲ ਭਰਾਵਾ

ਅੜੀਏ ਮਾੜੀ ਬਹਿਨੀ ਬਹਿ ਜ ਨਾ ਥੀ ਪੁੱਤ ਤੇ ਫਿਰ ਏਦਾਂ ਈ ਹੁੰਦਾ ਵਾ ਹਜੇ ਥੋੜੇ ਨਿਆਣੇ ਵੀ ਨੀ ਹੈ ਹਾਂ ਇਹ ਕਰਕੇ ਨਾ ਡਰ ਜਿਹਾ ਬੜਾ ਲੱਗਦਾ ਮੈਂ ਭੈਣਾਂ ਆਪਣੇ ਨਿਆਣੇ ਮੁੰਡੇ ਨੂੰ ਮੈਂ ਕਹਿ ਦਿਨੀਂ ਸਕੂਲੋਂ ਆਉਣ ਕੇ ਚੱਲ ਪੁੱਤ ਹੁਣ ਤੇ ਚੱਲ ਛੁੱਟੀਆਂ ਹੁਣ ਤੇ ਚੱਲ ਜਾਂਦਾ ਨੌਂ ਵੱਜੇ

ਲੜਾਈਆਂ ਬੜੇ ਕਰਦੇ ਨਿਆਣੇ ਇੱਥੋਂ ਦੇ ਹੋਰ ਹਾਂ ਠੀਕ ਠਾਕ ਤੂੰ ਸੁਣਾ ਆਪਣੀ

ਕੁਝ ਨੀ ਬੱਸ ਵੇਹਲੀ

ਰੋਟੀ ਪਾਣੀ ਪਕਾਇਆ ਈ ਖਾਦਾ ਈ ਅੱਜ ਚੁੱਲਾ ਬਾਲਿਆ ਨਾ ਚੁੱਲ੍ਹੇ ਤੇ ਬਨਾਇ ਹੀ ਰੋਟੀ ਤੇ ਗਰਮੀ ਬਹੁਤ ਹੀ ਤੇ ਨਹਾ ਨਉ ਕ ਨਾ ਫਿਰ ਰੋਟੀ ਰੂਟੀ ਖਾਦੀ ਹੀ ਨਹਾ ਕੇ ਫਿਰ ਉਹੀ ਹਾਲ ਹੋ ਜਾਂਦਾ ਵਾ ਕੇ ਹੂੰ ਰੋਟੀ ਰੂਟੀ ਖਾ ਕ ਬੁਰਸ਼ ਕਰ ਕੇ ਮੈਂ ਕਿਹਾ ਚੱਲ

ਮੈਂ ਕਿਹਾ ਸਪਨਾ ਨਾ ਵੀ ਗੱਲ ਕਰਨੀ ਬੜਾ ਦਿਨ ਹੋਗੇ

ਸਪਨਾ ਦਾ ਚੇਤਾ ਆਗਿਆ ਇਹਨੂੰ ਹਨਾ ਮਲਕਾ

ਹੂੰ ਹੂੰ ਤੁਸੀਂ ਤੇ ਯਾਦ ਕਰਨਾ ਨੀ ਖਾਤ ਤੇ ਫੋਨ ਫਿਰ ਮੈਂ ਈ ਕੀਤਾ ਤੁਸੀਂ ਥੋੜੀ ਕੀਤਾ ਚੱਲ ਕਿਹ ਨੇ

ਆਹ ਇਹ ਤੇ ਗੱਲ ਸਹੀ

ਆਹੋ ਏਦਾ ਈ ਟਾਈਮ ਲਾਂਗ ਜਾਂਦਾ ਮੈਂ ਕਿਹਾ ਸਾਰਾ ਦਿਨ ਆਹੋ ਚੱਲ ਕਿਹ ਤੂੰ ਫੋਨ ਤੂੰ ਲਾਤਾ ਕੱਟ ਆਹੀ ਦਵਾ ਗੇ ਆਹੋ ਫੋਨ ਵੇਖੀ ਦਾ ਨੀ

ਆਹੋ ਇਹੋ ਕੰਮ ਕਰਨ ਲਈ ਉਹ ਤੁਸੀ ਹੋਰ

ਰਹਿਣ ਦੋ ਰਾਤ ਅੱਜ ਗੱਲਾਂ ਕਰਨੇ ਆ ਸਾਰੀ ਆਹੋ ਸਾਰੀ ਰਾਤ ਅੱਜ ਬਣਦੀ ਆ ਕੇ ਅੱਜ ਸੌਣਾ ਨੀ ਅੱਜ ਸਾਰੀ ਰਾਤ ਗੱਲਾਂ ਕਰਨੀਆਂ

ਆਹਾਂ ਸਵੇਰ ਨੂੰ ਰਹਿਣ ਦਾ ਗੇ ਨਿਆਣੇਆਂ ਨੂੰ ਕੰਮਾਂ ਤੇ ਜਾਣ ਵਾਸਤੇ

ਹੋਰ ਵਧਿਆ ਤੂੰ ਸੁਣਾ ਆਪਣੀ ਮੇਰੇ ਤੇ ਨਿਆਣੇ ਕੰਮ ਕਾਰ ਵੀ ਨੀ ਕਰਦੇ ਰੋਟੀ ਜਿੰਨੇ ਤੱਕ ਪਕਾ ਕ ਨਾ ਦਵਾ ਉੱਠ ਕ

ਕੰਮ ਤੇ ਵੀ ਨੀ ਜਾਂਦੇ ਟਿਫਨ ਵੀ ਨੀ ਲੈ ਕ ਜਾਂਦੇ ਕਿਹ ਵੇਲੇ ਜ ਨਾ ਪਕਾ ਕ ਦਵਾਂ ਤੇ

ਆਪਣੇ ਆਪ ਨੀ ਕਰ ਸਕਦੇ ਉਹ

ਠੀਕ

ਹਾਂ ਝੋਨੇ ਵੱਲੋਂ ਪੁੱਛਣ ਦਿਆਂ ਤਾਂ ਬਣਿਆ ਤੁਹਾਡਾ ਜੁੱਟ।

ਲੱਭਣ ਦੇਏ ਆ ਬੰਦੇ ਯਾਰ ਤਿੰਨ-ਚਾਰ ਬੰਦੇ ਤੇ ਹੈਗੇ ਏ।

ਮੈਨੂੰ ਪੁੱਛਣ ਦਏ ਹੀ ਮੈਂ ਕਿਹਾ ਮੈਂ ਕਦੇ ਲਾਇਆ ਨੀ ਯਾਰ ਝੋਨਾ। ਨਈ ਉੱਥੇ ਕਿਹੜੀ ਯਾਰ ਉਹਦੀ ielts ਕਰਨ ਆਉਂਦਾ ਏ। ielts ਦੀ ਗੱਲ ਹੈਗੀ ਯਾਰ ਬੰਦਿਆ ਦੇ ਨਾਲ਼ ਤੈਨੂੰ ਪਤਾ ਪਰਾਥ ਖੜਨੀ ਪੈਂਦੀ ਏ।

ਬਰਾਤ ਖੜਨੀ ਬਰਾਤ ਕਿੱਥੇ ਖੜਨੀ। ਪਰਾਥ, ਪਰਾਥ ਨਾਲ਼ ਖੜਨੀ ਪਏ ਫੇਰ ਹੀ ਗੱਲ ਬਣਦੀ ਉੱਦਾ ਫੇਰ ਬੰਦਾ ਨਾਰਾਜ਼ ਹੁੰਦੇ ਇੱਦਾ।

ਚੋਲਾਂ ਦੀ ਨੀ ਗੱਲ ਹੁੰਦੀ ਭਰਾ ਨਾਲ਼ ਸਾਥ ਜਾਵੇ ਤੇ ਫੇਰ ਹੀ ਨਾ। ਨਈ ਇਹਦਾ ਕਹਿਣ ਦਾ ਮਤਲਬ ਕਿ ਜਿੰਨੇ ਹਿੱਸਾ ਦੇਣਾ ਉਹ ਪੂਰਾ ਬਰਾਬਰ ਤੇ ਚੱਲੇ। ਹੈਨਾ ਅਗਲਾ ਬੰਦਾ ਇਤਰਾਜ਼ ਵੀ ਕਰਦਾ ਵੀ ਲੈ ਇਹਨੂੰ ਜਾਂਚ ਨਈ ਏ ਕਿ ਇਹ ਘੱਟ ਲਾਉਂਦਾ ਤੇ ਆਪਾਂ ਵੱਧ ਲਾਉਣੇ ਏ ਤੇ ਪੈਹੇ ਆਪਾਂ ਰੱਖ ਲੈਣੇ।

ਅੱਛਾ-ਅੱਛਾ ਇਹ ਗੱਲ ਕਹਿਣ ਦਿਆਂ ਠੀਕ ਏ। ਆਹੋ ਇਹ ਗੱਲ ਕਹਿਣ ਦਿਆਂ ਨਾ ਸਿੱਧਾ ਹੋਣਾ ਵਿਚਾਰਾ ਜਿਹਾ ਤੂੰ ਗੱਲ ਸਮਝਿਆ ਕਰ ਨਾ ਵੀ ਇਹ ਕਹਿਣ ਕਿ ਦਿਆਂ ਵਾਂ।

ਆਹੋ ਇਹ ਗੱਲ ਕਹਿਣ ਵੀ ਮੈਨੂੰ ਘੱਟ ਜਾਂਚ ਵਾਂ।